ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਹਾਂ ਸਾਹਮਣੇ ਇੱਕ ਸਟੋਰ ਹੈ ਜਿਸ ਦੇ ਛੱਤ ਦੇ ਉੱਤੇ ਕਾਲੇ ਰੰਗ ਦਾ ਪੇਂਟ ਕੀਤਾ ਗਿਆ ਹੈ।

ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਹਾਂ ਸਾਹਮਣੇ ਇੱਕ ਮੱਦ ਬਣੀ ਹੋਈ ਹੈ ਜਿਸ ਦੇ ਆਲੇ ਦੁਆਲੇ ਚਾਰ--

ਇੱਕ ਹਰੇ ਰੰਗ ਦੀ ਬਸ ਨੀਲੇ ਰੰਗ ਦੀ ਬਸ ਸੰਤਰੀ ਰੰਗ ਦੀ ਬਸ ਤੇ ਹਲਕੇ ਨੀਲੇ ਰੰਗ ਦੀ ਬਸ ਖੜੀ ਹੋਈ ਹੈ।

ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਹਾਂ ਸਾਹਮਣੇ ਇੱਕ ਮੱਛੀ ਬਾਜ਼ਾਰ ਹੈ ਇਸ ਦੇ ਉੱਤੇ ਨੀਲੇ ਰੰਗ ਦੇ ਟੈਂਟ ਲੱਗੇ ਹੋਏ ਹਨ।

ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਹਾਂ ਸਾਹਮਣੇ ਇਕ ਪਾਰਕ ਬਣੀ ਹੋਈ ਹੈ ਪਾਰਕ ਦੇ ਪਿੱਛੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ।

ਨੇ ਚੁੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਅਤੇ ਨੀਲੇ ਰੰਗ ਦੀ ਪੈਂਟ ਪਾਈ ਹੋਈ ਹੈ।

ਜਿਵੇਂ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਹਾਂ ਸਾਹਮਣੇ ਕੁਝ ਦੋ ਮੰਦਰ ਬਣੇ ਹੋਏ ਹਨ।

ਜਿਵੇੰ ਕਿ ਮੈਂ ਫੋਟੋ ਵਿੱਚ ਦੇਖ ਪਾ ਰਹੀ ਆਂ ਸਾਹਮਣੇ ਇੱਕ ਜੰਗਲ ਹੈ ਜਿਸ ਵਿੱਚ ਇੱਕ ਖਾਲੀ ਸੜਕ ਨਿਕਲ ਰਹੀ ਹੈ ਇਸ ਵਿੱਚ ਇੱਕ ਜਾਨਵਰ ਖੜਿਆ ਹੋਇਆ ਹੈ।

ਛੱਤ ਦੇ ਉੱਤੇ ਕੁਝ ਹਰੇ ਚਿੱਟੇ ਤੇ ਸੰਤਰੀ ਰੰਗ ਦੇ ਗੁਬਾਰੇ ਟੰਗੇ ਹੋਏ ਹਨ।

ਲੱਕੜ ਦਾ ਟੇਬਲ ਰੱਖਿਆ ਹੋਇਆ ਹੈ ਅਤੇ ਕੁਰਸੀਆਂ ਰੱਖੀਆਂ ਹੋਈਆਂ ਹਨ।

ਇਸ ਦੇ ਵਿੱਚ ਇੱਕ ਪਨੀਰ ਦਾ ਟੁਕੜਾ ਰੱਖਿਆ ਹੋਇਆ ਹੈ ਅਤੇ ਇੱਕ ਨਿੰਬੂ ਰੱਖਿਆ ਹੋਇਆ ਹੈ ਸ਼ਿਮਲਾ ਮਿਰਚ ਦੇ ਕੁਝ ਟੁਕੜੇ ਹਨ ਅਤੇ ਕੁਝ ਪਿਆਜ--

ਜਿਵੇਂ ਕਿ ਮੈਂ ਫ਼ੋਟੋ ਵਿੱਚ ਦੇਖ ਪਾ ਰਹੀ ਆਂ ਸਾਹਮਣੇ ਕੁਝ ਦੁਕਾਨਾਂ ਲੱਗੀਆਂ ਹੋਈਆਂ ਹਨ ਦੁਕਾਨ ਦੇ ਬਾਹਰ ਮਿੱਟੀ ਦੇ ਗਿਲਾਸ ਪਏ ਹੋਏ ਹਨ।

ਜਿਸ ਦੇ ਬਾਹਰ ਪੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਹੈ ਸਾਹਮਣੇ ਦੋ ਸਾਈਕਲਾਂ ਖੜੀਆਂ ਹੋਈਆਂ ਹਨ।